ਸਹਿਜ ਸੁਭਾ ਹੈ ਬੰਦੇ ਦਾ ਵਿਅਰਥ ਹੈ ਜੇ ਉਹ ਆਪਾਂ ਵਾਰ ਕੇ ਸਭ ਕਿਸੇ ਦੀ ਮਿੱਤਰ ਹੋ ਕੇ ਨਾ ਜਾਵੇ ਮਿੱਤਰਤਾ ਨਿਬੰਧ

ਪ੍ਰੋਫੈਸਰ ਪੂਰਨ ਸਿੰਘ ਦੇ ਅਨੁਸਾਰ ਮਿੱਤਰਤਾ ਇੱਕ ਅਨੋਖਾ ਅਨੁਭਵ ਹੈ ਕਿਸੇ ਤੋਂ ਬਿਨਾਂ ਜੀਵਨ ਨਰਕ ਦਾ ਹਨੇਰਾ ਹੈ ਜਿੰਨਾਂ ਬੂਟਿਆਂ ਦੇ ਵਿੱਚ ਅਸੀਂ ਪਲਦੇ ਹਾਂ ਤੇ ਆਪਣੀ ਤੇ ਪਾਣੀ ਦਿੰਦੇ ਹਾਂ ਉਹਨਾਂ ਦੀਆਂ ਪੱਤੀਆਂ ਤੇ ਫੁੱਲ ਦੀ ਸੰਗਤ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਤੇ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਉਸ ਤੇ ਹੋਰ ਵੀ ਕਈ ਪ੍ਰਕਾਰ ਦੀਆਂ ਲੋੜਾਂ ਹੋ ਸਕਦੀਆਂ ਹਨ। ਤੇ ਜੇਕਰ ਗੱਲ ਮਿੱਤਰਤਾ ਦੀ ਕਰੀਏ ਉਹਨਾਂ ਦੀਆਂ ਪੱਤੀਆਂ ਤੇ ਫੁ~ ਫੁੱਲਾਂ ਦੀ ਸੰਗਤ ਉ~ ਉਵੇਂ ਦੀ ਹੋ ਸਕਦੀ ਹੈ। ਤੇ ਇਵੇਂ ਦੇ ਲੋਕਾਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ। ਖੁਦਗਰਜੀਆਂ ਅਤੇ ਉਹਨਾਂ ਦੇ ਦੁਆਰਾ ਕੀਤੀਆਂ ਗਈਆਂ ਇਹ ਲੋੜਾਂ ਕੀਤੀਆਂ ਗਈਆਂ ਹਨ ਤੇ ਉਹਨਾਂ ਦੀਆਂ ਪੱਤੀਆਂ ਤੇ ਫੁੱਲ ਦੀ ਸੰਗਤ ਇੱਕ ਅਜ਼ੀਬ ਨਿਰੋਲ ਮਿੱਤਰਤਾ ਦਾ ਭਾਵ ਹੈ ਪੈਦਾ ਕਰਦੀ ਹੈ, ਜਿਸਦਾ

ਪਤਨੀ ਦੀ ਮਿੱਤਰਤਾ ਆਮ ਕਰਕੇ ਇੰਨੀ ਆਨੰਦ ਹੁੰਦੀ ਹੈ ਜਿੰਨੀ ਪੁੱਤਰ ਦੀ ਮਿੱਤਰਤਾ ਮਾਂ ਦੇ ਵੱਲ ਆਨੰਦ ਹੁੰਦੀ ਹੈ, ਜਿਹਨਾਂ ਜੋੜਿਆਂ ਦੇ ਪਿਆਰ ਅਮਰ ਹੋ ਜਾਂਦੇ ਹਨ, ਉਹਨਾਂ ਦੀ ਮਿੱਤਰਤਾ ਦੀਆਂ ਜੜ੍ਹਾਂ ਰੂਪ ਅਤੇ ਕੋਹਜਾਂ ਦੀ ਮਿੱਟੀ ਦੇ ਵਿੱਚ ਨਹੀਂ ਹੁੰਦੀ, ਸਗੋਂ ਅਗਮ ਆਨੰਤ ਪਾਤਾਲ ਤੇ ਆਕਾਸ ਦੇ ਵਿੱਚ ਆਪਣੀ ਖੁਰਾਕ ਟੋਲਦੀਆਂ ਹਨ ਕੋਈ ਮਿੱਤਰਤਾ ਨਹੀਂ ਹੋ ਸਕਦੀ ਜੇ ਰੂਪ ਦੀਆਂ ਹੱਦਾਂ ਤੋਂ ਪਾਰ ਕਿਸੇ ਆਨੰਤ ਸਹਿਜ ਤੇ ਸਮਾਨ ਦੇ ਵੱਲ ਤੱਕਿਆ ਜਾਏ, ਮਿੱਤਰਤਾ ਦਾ ਅੰਖ ਉਪਰ ਪਏ ਧੁੱਪ ਛਾਂ ਦੀਆਂ ਅਤੇ ਦੀ ਬਾਣੀ ਅਸਲਤਾ ਨਹੀਂ ਨੂੰ ਨਹੀਂ ਵੇਖਦੀ ਸਗੋਂ ਉਸ ਵਿੱਚ ਇੱਕ ਪਾਰਦਰਸੀ ਸ਼ਕਤੀ ਹੁੰਦੀ ਹੈ। ਜਿਹੜੀ ਅਸਲਤਾ ਨੂੰ ਹੀ ਨਹੀਂ ਵੇਖਦੀ ਸਗੋਂ ਉਸਦੇ ਉੱਪਰ ਇੱਕ ਪਾਰਦਰਸੀ ਸ਼ਕਤੀ ਹੈ ਜਿਹੜੀ ਇਹਨਾਂ ਤੇ ਕੱਪੜਿਆਂ ਤੋਂ ਪਾਰ ਕਿਸੇ ਦੁਵਿਧਾ ਦੇ ਰੂਪ ਦੇ ਵਿੱਚ ਦਿਖਦੀ ਹੈ। ਅਤੇ ਉਸਨੂੰ ਕਿਸੇ ਅਜਿਹੇ ਕੋਈ ਮਿੱਤਰ ਨਹੀਂ ਰੋਕ ਸਕਦਾ ਜਿੱਥੇ ਨਜ਼ਰ ਆਨੰਤ ਤੋਂ ਹੱਟ ਕੇ ਚੀਜ਼ਾਂ ਜਾਂ ਬੰਦਿਆਂ ਦੀਆਂ ਵਿੱਚ ਸ਼ਕਲਾਂ ਦੇ ਉੱਪਰ ਮਾਣਾਂ ਨੂੰ ਵੇਖਦੀ ਹੈ ਉੱਥੇ ਮਿੱਤਰਤਾ ਇੱਕ ਹੋ ਜਾਂਦੀ ਹੈ ਪਰ ਜਦੋਂ ਉਸਨੂੰ ਕਿਸੇ ਆਨੰਦ ਝਾਕੀ ਦੀ ਲਿਸ਼ਕਾਰ ਵੱਜਦੀ ਹੈ ਤਾਂ ਉਸਦੀ ਸੁਰਤੀ ਜਾ ਕੇ ਨੂੰ ਪ੍ਰਾਪਤ ਕਰ ਲੈਂਦੀ ਹੈ ਜਿੱਥੇ ਕੋਈ ਰੂਪਵਾਨ ਅਤੇ ਕੋਈ ਨਹੀਂ ਰਹਿੰਦਾ ਤੇ ਮਨੁੱਖ ਦੀ ਅੱਖ ਵਿੱਚ ਬਿਠਾ ਕੇ ਨੂਰ ਮਿੱਤਰ ਭਾਵ ਨੂੰ ਪਾਲਦਾ ਹੈ। ਫਿਰ ਉਸ ਲਈ ਕੋਈ ਕੋਈ ਵੈਰੀ ਨਹੀਂ ਰਹਿੰਦਾ ਸਗੋਂ ਸਾਰੇ ਉਸਦੇ ਮਿੱਤਰ ਹੋ ਜਾਂਦੇ ਹਨ ਖੁਦਗਰਜੀ ਦੀ ਦੁਨੀਆਂ ਦੇ ਵਿੱਚ ਦੋਸਤਾਂ ਦਾ ਗੁਣ ਇਹ ਹੈ ਕਿਉਂਕਿ ਆਮ ਲੋਕਾਂ ਨੂੰ ਮਾਸ ਦੇ ਰੂਪ ਵਿੱਚ ਤੇ ਆਪਣੀਆਂ ਲੋੜਾਂ ਦੀ ਖੁਦਗਰਜੀ ਦੀਆਂ ਜ਼ਰੂਰਤਾਂ ਤੇ ਸੰਕਲਪਾਂ ਦੀਆਂ ਪੂਰਨਾਂ ਤੋਂ ਪਰੇ ਕੁਛ ਨਹੀਂ ਦਿਸਦਾ। ਉਹਨਾਂ ਲੋਕਾਂ ਦੇ ਪਿਆਰ ਵਿੱਚ ਜਿਹੜੇ ਆਨੰਤ ਤੇ ਜੀਵਨ ਦੇ ਵਿੱਚ ਹਨ ਉਹਨਾਂ ਦੀ ਮਿੱਤਰਤਾ ਦੀ ਨੀਂਹ ਸਦਾ ਖੁਦਗਰਜੀ ਉੱਤੇ ਆਧਾਰਿਤ ਹੁੰਦੀ ਹੈ ਅਤੇ ਇਹ ਖੁਦਗਰਜੀ ਪੂਰੀ ਨਾ ਹੋਣ ਕਰਕੇ ਸੂਰਤ ਦੇ ਵਿੱਚ ਵੈਰ ਪੈਦਾ ਕਰਦੀ ਹੈ, ਸੱਚਾ ਮਿੱਤਰ ਅਗਲੇ ਦੇ ਖਿਆਲ ਨਹੀਂ ਕਰਦਾ ਅਤੇ ਉਹ ਸਾਡੇ ਨਾਲੋਂ ਵੀ ਉੱਚਾ ਦਿਲਚਸਪ ਲੋਕਾਂ ਦੀ ਦੁਨੀਆਂ ਦੇ ਵਿੱਚ ਸਾਡੇ ਪੁੰਨ ਪਾਪ ਤੋਂ ਉੱਚਾ ਨੂੰ ਦਿਖਾਈ ਦਿੰਦਾ ਹੈ। ਉੱਚ ਜੀਵਨ ਦੇ ਲੋਕ ਸਾਡੀ ਗੁਨਹਗਾਰਾਂ ਦੀ ਮਿੱਤਰਤਾ ਕਰਨ ਦੀ ਅਰਦਾਸ ਕਰਦੇ ਹਨ ਅਤੇ ਸੁਣਦੇ ਹਨ ਤੇ ਉਹ ਸਾਨੂੰ ਸਿ~ ਸਿਵਾਏ ਪਿਆਰ ਦੇਣ ਦੇ ਬਖਸਿਸ ਕਰਨ ਤੋਂ ਵੀ ਕਿਸੇ ਹੋਰ ਪ੍ਰਸ਼ਨ ਸਾਡੇ ਉੱਤੇ ਨਹੀਂ ਕਰਦੇ ਅਤੇ ਜੋ ਉਹਨਾਂ ਦੇ ਅਸਲ ਮਿੱਤਰਤਾ ਵੀ ਬਦਅਸ਼ੀਸ਼ ਦੇ ਨਾਲ ਹੀ ਨਹੀਂ ਮਿੱਤਰਤਾ ਦੇ ਵਾਲੀ ਸ਼ਾਨ ਨੂੰ ਅਨੁਭਵ ਕਰਦੇ ਹਾਂ। ਲੇਖਕ ਦੱਸਦਾ ਹੈ ਕਿ ਮਿੱਤਰਤਾ ਪ੍ਰਾਪਤ ਕਰਨ ਦੇ ਸਾਧਨ ਕੋਈ ਨਹੀਂਂ ਹਨ ਇਹ ਉਪਦੇਸ਼ ਦੇਣ ਨਾਲ ਜਾਂ ਯਤਨ ਕਰਨ ਨਾਲ ਪੈਦਾ ਨਹੀਂ ਹੁੰਦਾ। ਨਾਲ ਇਹ ਜਾਣ ਲੈਣਾ ਚਾਹੀਦਾ ਹੈ ਕਿ ਸਾਰੇ ਬੱਚੇ ਬਣੇ ਹੋਣ ਕਰਕੇ ਕੋਈ ਭਲਾ ਜਾਂ ਬੁਰਾ ਨਹੀਂ ਹੁੰਦਾ, ਬਲਕਿ Hello Hello

ਜੀ ਮੈਂ ਵਧੀਆ ਤੁਸੀਂ ਸੁਣਾਓ?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

ਅਹ ਦੋ ਹਜ਼ਾਰ ਦੋ ਤੋਂ ਲੈ ਕੇ ਦੋ ਹਜ਼ਾਰ ਸੱਤ ਤੱਕ ਅਤੇ ਪਹਿਲੇ ਗੈਰ ਸਿਆਸੀ ਰਾਸ਼ਟਰਪਤੀ ਸੀ ਤੇ ਜਿੰਨਾਂ ਨੂੰ technology ਤੇ ਵਿਗਿਆਨ ਵਿੱਚ ਉਹਨਾਂ ਦੇ ਵਿਸ਼ੇਸ਼ ਯੋਗਦਾਨ ਕਾਰਨ, ਇਹ ਅਹੁਦਾ ਮਿਲਿਆ ਸੀ ਉਹ ਇੱਕ engineer ਤੇ ਵਿਗਿਆਨੀ ਵੀ ਸਨ ਰਾਸ਼ਟਰਪਤੀ ਬਣਨ ਤੋਂ ਬਾਅਦ ਕਲਾਮ ਜੀ ਸਾਰੇ ਦੇਸ ਵਾਸ਼ੀਆਂ ਦੀਆਂ ਨਜ਼ਰਾਂ ਵਿੱਚ ਬਹੁਤ ਹੀ, ਸਤਿਕਾਰਕ ਅਤੇ ਨਿਪੁੰਨ ਵਿਅਕਤੀ ਰਹੇ ਹਨ, ਤੇ ਕਲਾਮ ਜੀ ਨੇ ਲਗਪਗ ਚਾਰ ਦਹਾਕਿਆਂ ਤੱਕ ਇੱਕ ਵਿਗਿਆਨੀ ਵਜੋਂ ਕੰਮ ਕੀਤਾ ਹੈ, ਤੇ ਉਹ ਜਿਹੜੇ ਸੀ ਕਈ ਵਕਾਰੀ ਸੰਸਥਾਵਾਂ ਦੇ ਪ੍ਰਕਾਸ਼ਸ ਵੀ

ਅੱਛਾ ਜੀ ਤੇ ਮੈਨੂੰ ਉਹਨਾਂ ਦੇ ਆਰੰਭਿਕ ਜੀਵਨ ਬਾਰੇ, ਅਹ ਅਬਦੁਲ ਕਲਾਮ ਦਾ ਜਨਮ ਪੰਦਰਾਂ ਅਕਤੂਬਰ ਉੱਨੀ ਸੌ ਇਕੱਤੀ ਨੂੰ ਪਿੰਡ ਧਨੁਸ਼ ਕੌਡੀ,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 ਤੇ ਨਾ ਹੀ ਬਹੁਤ ਜ਼ਿਆਦਾ ਪੈਸੇ ਵਾਲੇ ਸੀ ਪਿਤਾ ਮਛੇਰਿਆਂ ਨੂੰ ਕਿਸ਼ਤੀ ਕਿਰਾਏ ਉੱਤੇ ਦਿਆ ਕਰਦੇ ਸਨ ਤੇ ਗਰੀਬ ਪਰਿਵਾਰ ਹੋਣ ਕਰਕੇ ਅਬਦੁਲ ਕਲਾਮ ਨੇ, ਪਰਿਵਾਰ ਦੀ ਆਮਦਨੀ ਵਿੱਚ ਹਿੱਸਾ ਪਾਉਣ ਲਈ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਅਬਦੁਲ ਕਲਾਮ ਸਾਂਝੇ ਪਰਵਾਰ ਵਿੱਚ ਰਹਿੰਦੇ ਸਨ, ਤੇ ਉਹਨਾਂ ਦੇ ਮਤਲਬ ਜਿਹੜੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਆਪ ਪੰਜ ਭਰਾ ਸਨ ਤੇ ਪੰਜ ਭੈਣਾਂ ਸੀ ਉਹਨਾਂ ਦੀਆਂ ਤੇ ਘਰ ਵਿੱਚ ਤਿੰਨ ਪਰਿਵਾਰ ਰਿਹਾ ਕਰਦੇ ਤੇ ਅਬਦੁਲ ਕਲਾਮ ਦੇ ਜੀਵਨ ਉੱਤੇ ਉਹਨਾਂ ਦੇ ਪਿਤਾ ਦਾ ਬਹੁਤ ਪ੍ਰਭਾਵ ਰਿਹਾ, ਉਹ ਭਲੇ ਹੀ ਪੜ੍ਹੇ-ਲਿਖੇ ਨਹੀਂ ਸੀ, ਪਰ ਉਹਨਾਂ ਦੀ ਲਗਨ ਅਤੇ ਉਹਨਾਂ ਦੇ ਦਿੱਤੇ ਸੰਸਕਾਰ ਜਿਹੜੇ ਸੀ ਉਹ ਅਬਦੁਲ ਕਲਾਮ ਦੇ ਬਹੁਤ ਕੰਮ ਆਏ। ਅੱਛਾ ਜੀ। ਹਾਂਜੀ। ਤੇ ਤੁਸੀਂ ਮੈਨੂੰ ਉਹਨਾਂ ਦੇ ਵਿਦਿਆਰਥੀ ਜੀਵਨ ਬਾਰੇ ਦੱਸੋ ਜਦੋਂ ਉਹ school 'ਚ,

ਪੰਜ ਸਾਲ ਦੀ ਉਮਰ ਵਿੱਚ ਰਾਮੇਸ਼ਵਰਮ ਦੇ ਪੰਚਾਇਤ ਮੁਢਲੀ ਪਾਠਸ਼ਾ~ ਪਾਠਸ਼ਾਲਾ ਵਿੱਚ ਉਹਨਾਂ ਨੇ ਵਿਦਿਆ ਹਾਸਲ ਕੀਤੀ ਉਹਨਾਂ ਦੇ ਅਧਿਕਾ ਅਧਿਆਪਕ ਇਯਾਦੁਰਾਈ ਸ~ ਸੋਲੋਮਨ,

ਸਫਲਤਾ ਅਤੇ ਇੱਛਿਤ ਨਤੀਜਾ ਪ੍ਰਾਪਤ ਕਰਨ ਲਈ ਤੀਬਰ ਇੱਛਾ, ਸ਼ਰਧਾ, ਆਸ਼ਾ ਇਨ੍ਹਾਂ ਸ਼ਕਤੀਆਂ ਨੂੰ ਭਲੀਭਾਂਤੀ ਸਮਝ ਲੈਣਾ ਅਤੇ ਉਹਨਾਂ ਤੇ ਪ੍ਰਭੁ~ ਪ੍ਰਭੁਤਵ ਸਥਾਪਤ ਕਰਨਾ ਚਾਹੀਦਾ ਹੈ ਅਬਦੁਲ ਕਲਾਮ ਨੇ ਆਪਣੀ ਆਰੰਭਕ ਸਿੱਖਿਆ ਜਾਰੀ ਰੱਖੀ, ਰੱਖਣ ਲਈ ਅਖ਼ਬਾਰ ਵੰਡਣਾ ਜਿਹੜਾ ਸੀ ਜ਼ਾਰੀ ਕੀਤਾ, ਸ਼ੁਰੂ ਕਰ ਦਿੱਤਾ ਉਹਨਾਂ ਨੇ ਕੰਮ ਕੀਤਾ ਅਖ਼ਬਾਰ ਵੰਡਣ ਦਾ, ਤੇ ਕਲਾਮ ਨੇ ਉੱਨੀ ਸੌ ਵਿੱਚ ਮਦਰਾਸ intstitute of technology ਵਲੋਂ ਆਕਾਸ਼ ਵਿਗਿਆਨ ਵਿੱਚ degree ਪ੍ਰਾਪਤ ਕੀਤੀ ਤੇ ਇਸ ਦੇ ਬਾਅਦ ਉਹਨਾਂ ਨੇ ਹਾਵਰਕਰਾਫਟ,

ਜਿੱਥੇ ਉਹਨਾਂ ਨੇ ਸਫਲਤਾਪੂਰਵਕ ਕਈ ਉਪਗ੍ਰਹਿ ਪਰੇਖਣ ਪ੍ਰਯੋਜਨਾਵਾਂ ਵਿੱਚ ਆਪਣੀ ਭੂਮਿਕਾ ਨਿਭਾਈ ਪਰਯੋਜਨਾ ਨਿਰਦੇਸ਼ਕ ਦੇ ਰੂਪ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਉਪਗ੍ਰਹਿ ਪਰਖੇਣ ਯਾਨ, SLV ਤੇ LV ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸਦੇ ਨਾਲ ਜੁਲਾਈ ਉੱਨੀ ਸੌ ਅੱਸੀ ਵਿੱਚ ਰੋਹਿਣੀ ਉਪਗ੍ਰਹਿ ਸਫਲਤਾਪੂਰਵਕ ਅਹ ਅਹ ਜਿਹੜਾ ਆਕਾਸ਼ ਵਿੱਚ launch ਕੀਤਾ ਗਿਆ ਸੀ। ਅੱਛਾ ਜੀ, ਕੀ ਤੁਸੀਂ ਮੈਨੂੰ APJ ਅਬਦੁਲ ਕਲਾਮ ਜੀ ਦੀ ਸਿਆਸੀ ਜ਼ਿੰਦਗੀ ਬਾਰੇ ਥੋੜ੍ਹਾ ਦੱਸ ਸਕਦੇ ਹੋ?

ਜੀ। ਅਹ doctor ਅਬਦੁਲ ਕਲਾਮ ਨੇ ਉੱਨੀ ਸੌ ਚੁਹੱਤਰ ਵਿੱਚ ਭਾਰਤ ਦਾ ਪਹਿਲਾ ਐਟਮੀ ਤਜਰਬਾ ਕੀਤਾ ਸੀ, ਜਿਸਦੇ ਕਰਕੇ ਉਹਨਾਂ ਨੂੰ ਮਿਜ਼ਾਈਲ man ਵੀ ਕਿਹਾ ਜਾਂਦਾ ਹੈ, ਤੇ ਭਾਰਤ ਦੇ ਬਾਰਹਵੀਂ ਪ੍ਰਧਾਨਗੀ ਦੀ ਚੋਣ ਵਿੱਚ ਇਨ੍ਹਾਂ ਨੇ ਉਨਾਨਵੇਂ ਫੀਸਦੀ vote ਲੈ ਕੇ ਆਪਣੀ ਵਾਹਿਦ ਹਰੀਫ਼ ਲਕਸ਼ਮੀ ਸਹਿਗਲ ਨੂੰ ਹਰਾ ਦਿੱਤਾ, ਤੇ ਅਬਦੁਲ ਕਲਾਮ ਦੇ ਭਾਰਤੀ ਰਾਸ਼ਟਰਪਤੀ ਚੁਣੇ ਜਾਣ ਦੇ ਬਾਰੇ ਵਿੱਚ ਕਿਸੇ ਨੂੰ ਕੋਈ ਸ਼ੁਬਾ ਨਹੀਂ ਸੀ voting ਮਹਿਜ਼ ਇੱਕ ਰਸਮੀ ਕਾਰਵਾਈ ਸੀ ਅਬਦੁਲ ਕਲਾਮ ਭਾਰਤ ਦੇ ਤੀਸਰੇ ਮੁਸਲਮਾਨ ਰਾਸ਼ਟਰਪਤੀ ਬਣੇ। ਤੇ ਭਾਰਤ ਦੇ ਨਵੇਂ ਰਾਸ਼ਟਰਪਤੀ ਨੂੰ ਮੁਲਕ ਦੇ ਕੇਂਦਰੀ ਅਤੇ ਰਿਆਸਤੀ ਚੋਣ college ਦੇ ਤਕਰੀਬਨ ਪੰਜ ਹਜ਼ਾਰ ਮੈਂਬਰਾਂ ਨੇ ਚੁਣਿਆ।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 ਤੇ ਪੰਜ ਹਜ਼ਾਰ ਮੈਂਬਰਾਂ ਨੇ ਉਹਨਾਂ ਨੂੰ ਚੁਣਿਆ ਸੀ।

ਤੇ ਉਹਨਾਂ ਦੀ ਮੌਤ,

ਅਬਦੁਲ ਕਲਾਮ ਤਰਾਸੀ ਵਰ੍ਹਿਆਂ ਦੀ ਉਮਰ ਵਿੱਚ, ਸਤਾਈ ਜੁਲਾਈ ਦੋ ਹਜ਼ਾਰ ਪੰਦਰਾਂ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਤੇ ਸ਼ਿਲਾਂਗ ਵਿੱਚ ਉਹਨਾਂ ਦੀ ਮੌਤ ਬਾਰੇ,

ਸਾਬਕਾ ਭਾਰਤੀ ਰਾਸ਼ਟਰਪਤੀ ਨੂੰ ਅਚਾਨਕ, ਅਚਾਨਕ ਦਿਲ ਦਾ ਦੌਰਾ ਪਿਆ, ਜਿਸਦੇ ਨਾਲ ਉਹ ਉਥੇ ਹੀ ਡਿੱਗ ਪਏ ਅਤੇ ਉਹਨਾਂ ਨੂੰ ਫ਼ੌਰੀ ਤੌਰ ਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਮੁੜ ਸੁਰਜੀਤ ਨਾ ਹੋ,

Hello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

ਇੱਕ ਮਹਾਨ ਵਿਚਾਰਕ ਰਹੇ, ਲੇਖਕ ਰਹੇ ਤੇ ਵਿਗਿਆਨੀ ਵੀ ਰਹੇ ਹਰ ਖੇਤਰ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਰਿਹਾ, ਕਲਾਮ ਜ਼ਿੰਦਗੀ ਦਾ ਸਾਰ ਤੇ ਖੁਆਬ ਦੇਖੋ, ਖੁਆਬ ਪੂਰੇ ਜ਼ਰੂਰ ਹੁੰਦੇ ਹਨ, ਤੇ ਅੱਜ APJ ਅਬਦੁਲ ਕਲਾਮ ਦਾ ਜਨਮ ਦਿਨ ਵੀ ਹੈ, ਤੇ ਅੱਜ ਦੇ ਦਿਨ ਸਾਲ ਸਾਲ ਉੱਨੀ ਸੌ ਇਕੱਤੀ ਵਿੱਚ ਕਲਾਮ ਸਾਹਬ ਪੈਦਾ ਹੋਏ ਸੀ ਅੱਜ ਬੇਸ਼ਕ ਉਹ ਅਸੀਂ ਉਹਨਾਂ ਨੂੰ ਇੱਕ ਵਧੀਆ ਅਧਿਆਪਕ, ਦੇਸ ਦੇ ਸਭ ਤੋਂ ਵਧੀਆ ਰਾਸ਼ਟਰਪਤੀ ਸ਼ਾਨਦਾਰ ਵਿਗਿਆਨੀ ਸੀ ਤੇ ਸਭ ਤੋਂ ਖ਼ਾਸ ਬਹਿਤਰੀਨ ਇਨਸਾਨ ਤੇ ਤੌਰ ਤੇ ਯਾਦ ਕਰਦੇ ਹਾਂ, ਪਰ ਉਹਨਾਂ ਜ਼ਿੰਦਗੀ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਇੰਨਾ ਆਸਾਨ ਨਹੀਂ ਰਿਹਾ ਕਿ ਜ਼ਿੰਦਗੀ 'ਚ ਸੰਘਰਸ਼ ਕਰਦੇ ਹੋਏ ਉਹਨਾਂ ਨੇ ਕਾਮਯਾਬੀ ਤੱਕ ਦਾ ਸਫ਼ਰ ਤਹਿ ਕੀਤਾ, ਆਓ ਆਪਾਂ ਸਾਰੇ ਉਹਨਾਂ ਦੀ ਸੋਚ ਤੋਂ ਸਿੱਖਿਆ ਤੱਕ ਲੈ ਕੇ ਬੁਲੰਦੀ ਹਾਸ਼ਿਲ ਕਰੀਏ। ਹਮ

ਨਾਇਡੂ ਨੇ APJ ਅਬਦੁਲ ਕਲਾਮ ਦੇ ਵਧੀਆ ਯੋਗਦਾਨ ਬਾਰੇ ਗੱਲ ਕੀਤੀ ਜਦੋਂ ਉਸਨੇ ਦੇਸ ਦੇ ਗਿਆਰਵੇਂ ਰਾਸ਼ਟਰਪਤੀ ਨੂੰ ਯਾਦ ਕੀਤਾ, ਨਾਇਡੂ ਨੇ tweet ਕੀਤਾ ਸਾਬਕਾ ਰਾਸ਼ਟਰਪਤੀ doctor APJ ਅਬਦੁਲ

ਸਾਰੀ ਜਾਣਕਾਰੀ ਪ੍ਰਾਪਤ ਕਰਕੇ ਬਹੁਤ ਵਧੀਆ ਲੱਗਾ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮੇਂ ਕੱਢ ਕੇ ਮੈਨੂੰ ਇਸ ਬਾਰੇ ਜਾਣਕਾਰੀ ਦਿੱਤੀ thank you so much ਮੈਂ ਆਪਣੇ school ਦੀ ਹੱਡਬੀਤੀ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਜਦੋਂ ਮੈਂ ਪਹਿਲੀ class ਵਿੱਚ ਪੜ੍ਹਦਾ ਸੀ, ਪੰਜ ਸਾਲ ਦਾ ਸੀ ਮੈਂ ਉਦੋਂ ਤੇ ਪਹਿਲੀ class ਦੇ ਵਿੱਚ ਸਾਨੂੰ ਸਕੂਲੇ ਜਾਣਦਾ ਸਾਡਾ ਬਿਲਕੁਲ ਵੀ ਦਿਲ ਨਹੀਂ ਕਰਦਾ ਘਰਦੇ ਸਾਨੂੰ ਮਾਰ ਕੁੱਟ ਕੇ ਭੇਜਦੇ ਸੀ, ਅਸੀਂ ਸਕੂਲੋਂ ਭੱਜ ਜਾਂਦੇ ਹੁੰਦੇ, ਕਿਸੇ time ਮੈਂ ਸਾਡੀ ਜੋ ਪੜ੍ਹਾਉਣ ਵਾਲੀ ਅਧਿਆਪਕ ਹੁੰਦੀ ਸੀ ਉਹ ਘਰ ਭੇਜਦੀ ਹੁੰਦੀ ਸੀ ਬੱਚਿਆਂ ਨੂੰ ਲੈਣ ਵਾਸਤੇ ਅਸੀਂ ਰੋਂਦੇ ਹੁੰਦੇ ਸੀ, ਅਸੀਂ ਜਾਂਦੇ ਨੀ ਹੁੰਦੇ, ਸਾਡੀ ਬੜੀ ਮਾਰ ਕੁਟਾਈ ਹੁੰਦੀ ਰਹੀ ਹੈ ਤੇ ਆਪਾਂ ਰੋਂਦੇ ਰੋਂਦੇ ਚਲੇ ਜਾਣਾ school ਚਲੋ ਪਹਿਲਾ ਸਾਲ ਪਹਿਲੀ class ਦੇ ਵਿੱਚ ਸਾਡਾ ਏਦਾਂ ਹੀ ਲੰਘ ਗਏ ਜਦ ਦੂਸਰੀ class 'ਚ ਗਏ ਥੋੜ੍ਹੀ ਸਾਨੂੰ ਬਹਿਣ ਖਲਾਉਣ ਦੀ ਸਮਝ ਆ ਗਈ ਥੋੜ੍ਹਾ ਬਹੁਤ ਪੜ੍ਹਨਾ ਵੀ ਸ਼ੁਰੂ ਕਰ ਦਿੱਤਾ, ਪਰ ਫਿਰ ਵੀ ਅਸੀਂ ਸਕੂਲੋਂ ਭੱਜ ਜਾਂਦੇ ਹੁੰਦੇ ਸੀ। ਘਰੋਂ ਮਾਰ ਕੁਟਾਈ ਹੋਣੀ ਸਾਡੀ ਸਕੂਲੋਂ ਮਾਰ ਕੁਟਾਈ ਹੋਣੀ ਤੇ ਏਦਾਂ ਹੀ ਅਸੀਂ ਸਰਕਾਰੀ ਸਕੂਲੇ ਮੁਹੱਲੇ ਵਾਲੇ ਪੜ੍ਹਦੇ ਸੀ ਉਹ ਵੀ ਗ਼ਰੀਬ family ਤੋਂ ਸੀ private ਅਸੀਂ ਪੜ੍ਹ ਨੀ ਸੀ ਸਕਦੇ ਤੇ

ਤੀਸਰੀ class ਤੱਕ ਜਾਂਦੇ ਜਾਂਦੇ ਚਲੋ ਸਾਡਾ ਥੋੜ੍ਹਾ ਦਿਲ ਲੱਗਣ school ਵਿੱਚ ਪੜ੍ਹਨ 'ਚ ਅਸੀਂ ਇੰਟਰ~ ਪੜ੍ਹਨ 'ਚ ਸਾਡੀ ਦਿਲਚਸਪੀ ਵੱਧ ਗਈ ਤੇ ਪੜ੍ਹਨਾ ਅਸੀਂ ਸ਼ੁਰੂ ਕਰ ਦਿੱਤਾ। ਤੀਜੀ class 'ਚ ਵੀ ਮੈਂ second number ਤੇ ਆਇਆਂ ਦੂਸਰੇ ਦਰਜੇ ਤੇ ਆਇਆਂ ਤੇ ਉਸ ਤੋਂ ਬਾਅਦ ਚੌਥੀ class 'ਚ ਵੀ ਚੰਗਾ ਪੜ੍ਹੇ ਅਸੀਂ। ਤੇ ਕਾਫ਼ੀ ਯਾਰਾਂ ਦੋਸਤਾਂ ਨਾਲ ਹਾਸਾ ਮਜ਼ਾਕ ਅਸੀਂ ਥੋੜ੍ਹੇ ਵੱਡੇ ਹੋ ਗਏ ਹਾਸਾ ਮਜ਼ਾਕ ਕਰਨਾ school ਦੀ ਜ਼ਿੰਦਗੀ ਸਾਨੂੰ ਵਧੀਆ ਲੱਗਣ ਪਈ। ਘੁੱਲ ਮਿਲ ਗਏ teacher ਵੀ ਸਾਨੂੰ ਪਿਆਰ ਕਰਨ ਲੱਗ ਪਏ, ਪੜ੍ਹਨ 'ਚ ਵੀ ਸਾਡਾ ਦਿਮਾਗ ਥੋੜ੍ਹਾ ਤੇਜ਼ ਹੋ ਗਿਆ, ਚੌਥੀ class ਚੋਂ ਵੀ ਮੈਂ ਚੰਗੇ number ਲਏ ਤੇ ਘਰਦੇ ਵੀ ਮੇਰੇ ਖ਼ੁਸ਼ ਸੀ ਕਿਉਂਕਿ ਬਚਪਨਾ ਸੀ ਸਾਡੇ ਤੇ। ਕਿ ਬੱਚਾ ਚੰਗੀ ਪੜ੍ਹਾਈ ਕਰ ਰਿਹਾ ਬਾਅਦ 'ਚ ਪੰਜਵੀਂ class ਵਿੱਚ ਮੈਂ ਹੋਇਆਂ, ਪੰਜਵੀਂ class board ਦੀ ਸੀ board ਦੀ class ਸੀ ਪੰਜਵੀਂ ਤੇ ਪੰਜਵੀਂ class 'ਚ ਸਾਡੀ ਪੜ੍ਹਾਈ ਬੜੀ ਸਖ਼ਤ ਹੋ ਗਈ। ਪੰਜਵੀਂ class 'ਚ ਅਸੀਂ ਮਨ ਲਾ ਕੇ ਪੜ੍ਹਨ ਲੱਗ ਪਏ ਤੇ ਪੰਜਵੀਂ class ਦੇ ਵਿੱਚ ਸਾਡੇ ਯਾਰ ਦੋਸਤ ਬਣ ਗਏ ਕੋਈ ਸਹੇਲੀਆਂ ਬਣ ਗਈਆਂ, ਪੰਜਵੀਂ class ਵਿੱਚ ਕਾਫ਼ੀ ਆਪਾਂ ਮਜ਼ੇ ਕੀਤੇ

ਤੇ ਜਦੋਂ ਸਾਡੇ ਪੇਪਰ ਸ਼ੁਰੂ ਹੋਏ ਤੇ ਆਪਾਂ ਮੈਂ ਬੜਾ ਡਰਦਾ ਸੀ ਕਿ ਜੇ ਮੈਂ ਪੰਜਵੀਂ class ਚੋਂ fail ਗਿਆ board class ਹੈ ਕੀ ਬਣੇਗਾ ਬੜਾ tension ਬੜਾ ਪਰੇਸਾਨ ਰਹਿਣ ਲੱਗ ਪਿਆ ਤੇ ਚਲੋ ਪੜ੍ਹਾਈ ਕਰਦੇ ਰਹੇ ਚੰਗੀ ਆਪਾਂ ਪੇਪਰ ਤੋਂ ਪਹਿਲਾਂ ਤੇ ਪ੍ਰਾਰਥਨਾ ਕਰਕੇ ਜਾਈਦਾ ਸੀ ਪੇਪਰ ਦੇਣ। ਪੇਪਰ ਦੇ ਦਿਨ ਹੌਲੀ ਹੌਲੀ ਕਰਦੇ ਮਜ਼ੇ 'ਚ ਯਾਰਾਂ ਦੋਸਤਾਂ ਨਾਲ ਹੱਸਦੇ ਖੇਡਦੇ ਲੰਘ ਗਏ ਤੇ ਹਰ ਵੇਲੇ ਪੇਪਰ ਦੇਣ ਤੋਂ ਬਾਅਦ ਇੱਕ ਪਰੇਸਾਨੀ ਦਿਮਾਗ ਤੇ ਰਹਿੰਦੀ ਹੈ ਕਿ ਕਿਤੇ ਇਹ ਪੇਪਰ ਚੋਂ fail ਨਾ ਹੋ ਜਾਈਏ, ਇਹ ਪੇਪਰ ਚੋਂ fail ਨਾ ਹੋ ਜਾਈਏ, ਤੇ ਅਸੀਂ ਪੰਜਾਬੀ ਸਰਕਾਰੀ ਸਕੂਲੇ ਪੜ੍ਹਦੇ ਸੀ ਸਾਨੂੰ ਇਹ ਕਿ ਅਸੀਂ ਪੰਜਾਬੀ ਸਬਜੈ~ ਪੰਜਾਬੀ ਵਿਸ਼ੇ ਚੋਂ fail ਨਾ ਹੋ ਜਾਈਏ। ਕਿਉਂਕਿ ਜੋ ਜਿਹੜਾ ਪੰਜਾਬੀ ਚੋਂ fail ਹੁੰਦਾ ਸੀ, ਉਹ ਸਾਰੇ ਪੇਪਰਾਂ ਚੋਂ fail ਹੋ ਜਾਂਦਾ ਸੀ ਤੇ ਪੰਜਾਬੀ 'ਚ ਮੈਂ ਕਾਫ਼ੀ ਚੰਗਾ ਮੇਰਾ ਪੜ੍ਹਾਈ ਸੀ ਮੇਰੀ ਪੰਜਾਬੀ ਦੀ ਪੰਜਾਬੀ 'ਚ ਮੈਨੂੰ ਆਪਣੇ ਤੇ ਮਾਣ ਸੀ ਕਿ ਮੈਂ ਪੰਜਾਬੀ 'ਚ ਜ਼ਰੂਰ ਚੰਗੇ number ਲਿਆਵਾਂਗਾ ਤੇ math ਵਿੱਚ ਮੇਰਾ ਹੱਥ ਤੰਗ ਸੀ math ਤੇ ਮੈਨੂੰ ਕੋਈ ਇੰਨਾ ਹੈਨੀ ਸੀ ਕਿ math ਚੋਂ ਚੰਗੇ number ਲੈ ਕੇ ਆਵਾਂ, ਬਾਕੀ ਵੀ ਮੇਰਾ ਜ਼ਿਆਦਾ

ਆਪਣੇ ਜ਼ਿਆਦਾ ਧਿਆਨ ਦਿੱਤਾ ਤੇ ਪੇਪਰ ਹੋ ਗਏ ਸਾਡੇ ਮਹੀਨੇ ਡੇਢ ਮਹੀਨੇ ਬਾਅਦ ਜਦੋਂ result ਆਉਣ ਦਾ time ਆਇਆ ਤੇ ਮੈਂ ਬੜਾ tension 'ਚ ਬਹੁਤ tension 'ਚ। ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਇੰਨੀ tension feel ਕੀ~ ਕੀ~ ਪਹਿਲੀ ਵਾਰੀ ਇੰਨੀ ਮਹਿਸੂਸ ਕੀਤੀ ਪਰੇਸਾਨੀ ਬਹੁਤ ਜ਼ਿਆਦਾ ਪਰੇਸਾਨੀ ਮਹਿਸੂਸ ਕੀਤੀ ਤੇ ਜਦੋਂ ਮੈਂ ਆਪਣਾ result ਦੇਖਿਆ ਨਤੀਜਾ ਦੇਖਿਆ, ਤੇ ਮੈਨੂੰ ਕਹਿੰਦੇ ਕਿ ਮੈਂ ਕਹਿੰਦੇ ਪਾਸ ਆ, ਤੇ ਮੈਂ ਤੁਹਾਨੂੰ ਸ਼ਬਦਾਂ 'ਚ ਨੀ ਬਿਆਨ ਕਰ ਸਕਦਾ, ਕਿ ਮੈਂ ਉਸ ਵਕਤ ਕਿੰਨਾ ਖ਼ੁਸ਼ ਹੋਇਆਂ ਇੰਨਾ ਜ਼ਿਆਦਾ ਮੈਂ ਖ਼ੁਸ਼ ਹੋਇਆਂ, ਤੇ ਮੈਂ ਇੱਕ ਲੱਡੂਆਂ ਦਾ ਡੱਬਾ ਲਿਆਦਾਂ ਤੇ ਮੈਂ ਵੰਡਣਾ ਸ਼ੁਰੂ ਕਰ ਦਿੱਤਾ ਤੇ ਲੱਡੂਆਂ ਦਾ ਡੱਬਾ ਮੈਂ ਵੰਡਿਆਂ ਤੇ ਮੈਂ ਘਰ ਆ ਕੇ ਲੰਮੇ ਪਿਆਂ ਬੜਾ ਆਪਣਾ ਖ਼ੁਸ਼ੀ ਦਾ ਮਹਿਸੂਸ ਕੀਤੀ।

ਕੋਈ ਤੀਜੇ ਕੁ number ਦਾ ਦਰਜਾ ਮੇਰਾ ਰਿਹਾ, ਪੰਜਵੀਂ class ਚੋਂ ਤੇ teacher ਵੀ ਮੇਰੇ ਅਧਿਆਪਕ ਵੀ ਬੜੇ ਖ਼ੁਸ਼ ਘਰਦੇ ਵੀ ਬੜੇ ਖ਼ੁਸ਼ ਫਿਰ ਸਾਡੇ ਗੁਰਦਾਸਪੁਰ ਜਦੋਂ ਪਾਸ ਹੋ ਗਿਆ ਮੈਂ ਤੇ ਗੁਰਦਾਸਪੁਰ ਸਾਡੇ ਮਹਾਤਮਾ ਗਾਂਧੀ memorial high school ਸੀ ਤੇ ਜਿਹੜਾ ਸਾਡਾ ਮੁਹੱਲੇ ਵਾਲਾ ਸਰਕਾਰੀ school ਸੀ ਇਹ ਪੰਜਵੀਂ ਤੱਕ ਸੀ ਤੇ ਛੇਵੀਂ class 'ਚ ਅਸੀਂ ਬੜੇ ਖ਼ੁਸ਼ ਕਿ ਆਪਾਂ ਛੇਵੀਂ class ਵਿੱਚ ਹੋ ਗਏ ਹਾਂ।

ਤੇ ਛੇਵੀਂ class 'ਚ ਅਸੀਂ ਯਾਰਾਂ ਦੋਸਤਾਂ ਨਾਲ ਕਾਫ਼ੀ ਕਾਫ਼ੀ ਮਜ਼ੇ ਕੀਤੇ ਸ਼ੁਰੂ ਸ਼ੁਰੂ ਤੋਂ ਪੜ੍ਹਾਈ ਨੀ ਸੀ ਹੁੰਦੀ ਤੇ ਬੜੇ ਮਜ਼ੇ ਕਰਨੇ ਸਾਨੂੰ ਲੱਗਣਾ ਕਿ ਆਪਾਂ college college 'ਚ ਹੀ ਆ ਗਏ ਹਾਂ। ਨਵੀਂ ਨਵੀਂ ਛੇਵੀਂ class ਦੀ feeling ਹੀ ਅਲੱਗ ਸੀ ਚਲੋ ਹੌਲੀ ਹੌਲੀ ਛੇਵੀਂ class ਵਿੱਚ english medium ਪਹਿਲੀ ਵਾਰੀ ਲੱਗਾ ਸਾਨੂੰ ਤੇ english ਸਿੱਖਣੀ ਸ਼ੁਰੂ ਕੀਤੀ ਛੇਵੀਂ class ਵਿੱਚ ਤੇ teacher ਸਾਡਾ ਇੱਕ ਬਹੁਤ ਮਾਰਦਾ ਹੁੰਦਾ ਸੀ ਸਾਨੂੰ ਛੁੱਟੀਆਂ ਤੋਂ, ਬਹੁਤ ਜ਼ਿਆਦਾ ਮਾਰਦਾ ਹੁੰਦਾ ਸੀ, ਕਿਸੇ ਨੇ ਛੁੱਟੀ ਕਰ ਲੈਣੀ ਬਹਾਨੇ ਬਣਾਉਣੇ ਆਪਾਂ ਬੜੇ। ਅਸੀਂ ਦੋ ਤਿੰਨ ਪੈਂਟਾਂ ਪਾ ਕੇ ਚਲੇ ਜਾਣੀਆਂ ਜਿੱਦਣ ਆਪਾਂ ਛੁੱਟੀ ਕਰਕੇ ਅਗਲੇ ਦਿਨ ਜਾਣਾ ਕਿ ਸਾਨੂੰ teacher ਸਾਡਾ ਅਧਿਆਪਕ ਸਾਨੂੰ ਮਾਰਨਾ ਵਾਂ ਸਾਡੀ ਪਿੱਠ ਤੇ ਸੋਟੀਆਂ ਮਾਰਨੀਆਂ ਤੇ ਆਪਾਂ ਪੈਂਟਾਂ ਤਿੰਨ ਚਾਰ ਪਾ ਕੇ ਚਲੇ ਜਾਣੀਆਂ। ਤੇ ਚਲੋ ਕਰਦੇ ਕਰਾਉਂਦੇ ਮਜ਼ੇ ਕੀਤੇ, ਕਰਦੇ ਕਰਾਉਂਦੇ ਚਲੋ ਛੇਵੀਂ class ਵੀ ਸਾਡੀ ਲੰਘ ਗਈ ਫਿਰ ਜਦੋਂ ਆਪਾਂ ਸੱਤਵੀਂ class ਵਿੱਚ ਹੋਏ, ਸੱਤਵੀਂ class ਵਿੱਚ ਸਾਨੂੰ ਫਿ~ ਫਿਰ ਅਲੱਗ ਮਹਿਸੂਸ ਹੋ ਰਿਹਾ ਸੀ ਖ਼ੁਸ਼ੀ ਆਪਾਂ ਹੁਣ ਸੱਤਵੀਂ class 'ਚ ਹੋ ਗਏ ਹਾਂ ਸੱਤਵੀਂ class 'ਚ ਯਾਰਾਂ ਦੋਸਤਾਂ ਦੇ group ਬਣਨੇ ਸ਼ੁਰੂ ਹੋ ਗਏ Group ਬਣਨੇ ਸ਼ੁਰੂ ਹੋ ਗਏ ਤੇ ਅਸੀਂ ਲੜਾਈ ਝਗੜੇ 'ਚ ਪੈ ਗਏ ਪੈਣਾ ਸ਼ੁਰੂ ਹੋ ਗਏ ਫਿਰ ਜ਼ਿੰਦਗੀ ਦੇ ਵਿੱਚ ਏਦਾਂ ਦਾ ਵੀ ਸਮਾਂਂ ਆਉਂਦਾ ਵਾ ਕਿ ਬੰਦੇ ਤੇ ਜਵਾਨੀ ਆਉਂਦੀ ਆ ਕੁੜੀਆਂ ਕਾੜੀਆਂ ਨਾਲ ਦੋਸਤੀ ਸ਼ੁਰੂ ਹੋ ਗਈ ਸਾਡੀ ਸੱਤਵੀਂ class 'ਚ ਆਪਾਂ ਆਪਣੇ ਆਪ ਨੂੰ ਵੱਡੇ ਸਮਝਣ ਕਿ ਆਪਾਂ ਸੱਤਵੀਂ class 'ਚ ਹੋ ਗਏ ਹਾਂ ਸੱਤਵੀਂ class ਦੇ ਵਿੱਚ ਅਸੀਂ ਨਾ ਯਾਰਾਂ ਦੋਸਤਾਂ ਨਾਲ ਮਾਰਨੀ ਸ਼ੂਰੂ ਸਕੂਲੋਂ ਖਿਸਕਣਾ ਸ਼ੁਰੂ ਕਰ ਦਿੱਤਾ। ਤੇ ਯਾਰਾਂ ਦੋਸਤਾਂ ਨਾਲ ਖਿਸਕਣਾਂ ਕਲਾਸਾਂ ਆਪਾਂ ਜਿਹੜੀਆਂ ਜਮਾਤਾਂ ਲਾਉਣੀਆਂ ਨੀ ਤਿੰਨ ਚਾਰ ਜਮਾਤਾਂ ਲਾਉਣੀਆਂ, ਬਾਅਦ 'ਚ ਆਪਾਂ class ਚੋਂ ਭੱਜ ਜਾਣਾ, ਬਾਹਰ ਯਾਰਾਂ ਦੋਸਤਾਂ ਨਾਲ। ਫਿਰਨਾ ਕਦੇ, ਅੰਮ੍ਰਿਤਸਰ ਘੁੰਮਣ ਚਲੇ ਜਾਣਾ ਕਦੇ ਕਿਤੇ ਚਲੇ ਜਾਣਾ, ਕਦੇ ਕਿਤੇ ਚਲੇ ਜਾਣਾ ਸੱਤਵੀਂ class 'ਚ ਜਾ ਕੇ ਮਾਹੌਲ ਸਾਡੀ ਪੜ੍ਹਾਈ ਦਾ ਖ਼ਰਾਬ ਹੋਣ ਡਿਆ ਪਿਆ ਮਾਹੌਲ ਖ਼ਰਾਬ ਹੋਣ ਡਿਆ ਪਿਆ। ਤੇ ਆਪਾਂ ਘਰਦਿਆਂ ਨੂੰ ਪਤਾ ਲੱਗਣ ਡਿਆ ਪਿਆ ਕਿ ਹੁਣ ਬੱਚੇ ਸਾਡੇ ਵਿਗੜਨਡੇ ਪਿਆ ਚਲੋ ਘਰਦਿਆਂ ਨੇ ਸਾਨੂੰ ਝਿੜਕਿਆਂ ਝੰਬਿਆਂ, ਥੋੜ੍ਹਾ ਸਿਕਾਇਤਾਂ ਸਾਡੀਆਂ ਗਈਆਂ school ਵਿੱਚ, ਟੀਚਰਾਂ ਨੇ ਘਰਦਿਆਂ ਨੂੰ ਬੁਲਾਇਆ ਚਲੋ ਆਪਾਂ ਥੋੜ੍ਹਾ ਸੁਧਾਰ ਕੀਤਾ ਸੱਤਵੀਂ class 'ਚ ਤੇ ਸੱਤਵੀਂ class ਵੀ ਜਦੋਂ ਸਾਡੀ ਚਲੋ ਲੰਘ ਗਈ ਜਦੋਂ ਅਸੀਂ ਅੱਠਵੀਂ class ਆਏਂ, ਅੱਠਵੀਂ ਵੀ ਸਾਡੀ class board ਦੀ ਸੀ। ਉੱਥੇ ਸਾਨੂੰ ਟੀਚਰਾਂ ਨੇ ਸ਼ੁਰੂ ਤੋਂ ਹੀ ਸਾਡੇ ਅਧਿਆਪਕਾਂ ਨੇ ਸਿਖਾਇਆ ਕਿ ਬੜੀ ਸਖ਼ਤ board ਦੀ ਤੁਹਾਡਾ ਪਰਿਖਿਆ ਵਾ ਤੇ ਤੁਸੀਂ ਬੜਾ serious ਬੜਾ ਗੰਭੀਰਤਾ ਨਾਲ ਇਹ ਗੱਲ, ਲੈਣੀ ਆ ਤੇ ਤੁਸੀਂ ਪੜ੍ਹਨਾ ਵਾ school ਦਾ ਨਾਂ ਬਦਨਾਮ ਨੀ ਹੋਣ ਦੇਣਾ, ਤੇ ਅਸੀਂ ਇਹ ਗੱਲ ਮਨ 'ਚ ਬਿਠਾ ਲਈ ਅੱਠਵੀਂ class 'ਚ ਅਸੀਂ ਚੰਗੀ ਪੜ੍ਹਾਈ ਕੀਤੀ, ਤੇ ਪੜ੍ਹਾਈ ਕਰਨ ਤੋਂ ਬਾਅਦ ਅੱਠਵੀਂ class ਵਿੱਚ ਆਪਾਂ ਲੜਾਈ ਝਗੜੇ ਵੀ ਯਾਰਾਂ ਦੋਸਤਾਂ ਨਾਲ ਹੁੰਦੇ ਸੀ ਵੱਡਾ ਮਹਿਸੂਸ ਕਰਦੇ ਸੀ, ਵੱਡਿਆਂ ਨਾਲ ਯਾਰੀ ਦੋਸਤੀ ਕਰਦੇ ਸੀ ਦਸਵੀਂ class ਦਿਆਂ ਨਾਲ ਆਪਾਂ ਤੇ ਦਸਵੀਂ class ਦੇ ਮੁੰਡਿਆਂ ਨੇ ਸਾਨੂੰ ਆਪਾਂ ਸੋਚਣਾ ਕਿ ਆਪਾਂ ਵੱਡੇ ਹੋ ਗਏ ਹਾਂ ਹੁਣ। ਪੜ੍ਹਾਈ ਵੀ ਨਾਲ ਨਾਲ ਕਰਨੀ ਨਾਲ ਨਾਲ ਮਜ਼ੇ ਵੀ ਕਰਨੇ, ਅੱਠਵੀਂ 'ਚ ਬਹੁਤ nervous ਹੋਇਆਂ, ਬਹੁਤ ਜ਼ਿਆਦਾ ਪਰੇਸਾਨ ਹੋਇਆਂ ਕਿ ਪੇਪਰਾਂ ਦੇ ਬਾਅਦ ਕੀ ਹੋਏਗਾ, ਅੱਠਵੀਂ class 'ਚ ਵੀ ਮੇਰੇ ਜਦੋਂ ਪੇਪਰ ਸੀ ਮੈਂ ਬੜਾ serious ਬੜਾ ਗੰਭੀਰਤਾ ਨਾਲ ਲਿਆ, ਪੜ੍ਹਿਆ ਅੱਠਵੀਂ class ਚੋਂ ਵੀ ਮੈਂ ਚੰਗੇ ਨੰਬਰਾਂ 'ਚ ਪਾਸ ਹੋਇਆ, ਅੱਠਵੀਂ class 'ਚ ਵੀ ਜਦੋਂ ਮੈਂ result ਦੇਖਿਆ ਮੇਰੇ ਨਾਲ ਦੇ ਦੋ ਮੁੰਡੇ fail ਹੋ ਗਏ ਜਿਹੜੇ ਬੜਾ ਦਾਵਾ ਕਰਦੇ ਸੀ ਕਿ ਆਪਾਂ ਪਾਸ ਹੋਣਾ ਹੀ ਹੋਣਾ। ਚਲੋ ਮੈਂ second, third position 'ਚ ਨੀ ਅੱਠਵੀਂ ਚੋਂ ਆਇਆਂ ਪਰ ਮੈਂ ਪਾਸ ਜ਼ਰੂਰ ਹੋ ਗਿਆ, ਉਹ ਵੀ ਮੈਨੂੰ ਬੜੀ ਖ਼ੁਸ਼ੀ ਮਹਿਸੂਸ ਹੋਈ, ਬਹੁਤ ਜ਼ਿਆਦਾ ਖ਼ੁਸ਼ੀ ਮਹਿਸੂਸ ਹੋਈ, ਮੈਂ ਆਪਣੀ ਖ਼ੁਸ਼ੀ ਅੱਠਵੀਂ class ਦਾ ਜੋ ਪਾਸ ਹੋਣ ਦੀ ਖ਼ੁਸ਼ੀ ਸੀ ਮੈਂ ਬ~ ਸ਼ਬਦਾਂ 'ਚ ਬਿਆਨ ਨੀ ਕਰ ਸਕਦਾ।

hello hello ਹਾਂ hello ਹਾਂ ਜੀ hello hello

ਵਧੀਆ ਆਂਟੀ ਸਫ਼ਾਈ ਕਰਨ ਡਏ। ਠੀਕ ਐ। ਹਮ ਇਸ ਕਰਕੇ ਆਪਾਂ ਬਾਹਰ ਹੀ ਬੈਠੇ ਆਂ ਵਧੀਆ, ਠੀਕ ਐ। ਨਵੀਂ ਤਾਜ਼ੀ। ਨਵੀਂ ਤਾਜ਼ੀ ਠੀਕ ਐ। ਭੁੱਖ ਲੱਗੀ ਐ, ਢਾਈ ਵੱਜਗੇ ਹੈਂ। ਭੁੱਖ ਲੱਗੀ ਐ, ਢਾਈ ਵੱਜਗੇ। ਕੋਈ ਗੱਲ ਨੀਂ। ਖਵਾ ਦਿਆਂਗੇ ਰੋਟੀ। ਹੋਰ ਦੱਸ। ਠੀਕ ਐ। ਕਦੋਂ ਜਾਣਾ। ਸੋਚਣ ਦੇ ਹੈਂ। ਕੱਲ੍ਹ ਚਲ-ਜਾਂ ਗੇ। ਚੱਲ ਠੀਕ ਐ। ਤੇ ਚੰਡੀਗੜ੍ਹ ਚਲੀਏ ਫੇਰ ਅਹ ਫੇਰ। ਚੱਲ-ਜਾਂ ਗੇ, ਜੰਮੂ ਤੋਂ ਬਾਅਦ ਫਿਰ ਜੰਮੂ ਤੋਂ ਪਹਿਲਾਂ। ਚੰਡੀਗੜ੍ਹ, ਅੰਬਾਲੇ ਘੁੰਮ ਕੇ ਆਉਣਾ ਅੰਬਾਲੇ ਵੀ ਵਾਹਾਵਾ ਘੁੰਮਣ ਨੂੰ ਹੋਗਿਆ ਹੁਣ, ਅੰਬਾਲੇ ਘੁੰਮ ਕੇ ਆਵਾਂਗੇ। ਬੀਹ ਤਾਰੀਖ ਤੋਂ ਬਾਅਦ ਜਾਵਾਂਗੇ। ਹਮ ਪੰਦਰਾਂ-ਵੀਹ ਹਜ਼ਾਰ ਰੁਪਇਆ ਰੱਖ ਲੀਂ, ਕਿਵੇਂ, ਪੰਦਰਾਂ-ਵੀਹ ਹਜ਼ਾਰ ਰੁਪਇਆ ਲੈ ਲਈ ਤੂੰ ਵੀ। ਪੰਦਰਾਂ ਹਜ਼ਾਰ ਪੰਦਰਾਂ ਹਜ਼ਾਰ ਕੀ ਕਰਨੇ ਈ। ਓ ਮਾਮਾ ਘੁੰਮਣਾ, ਫਿਰਨਾ, shopping ਨੀ ਕਰਨੀ। ਹੈਂ। ਤੂੰ ਨਾਲ ਜਾਣਾ। ਸਾਰੇ ਮੈਂ ਹੀ ਲੈ ਲਾਂ ਹੁਣ। ਤੂੰ ਸਾਰੇ ਲੈ ਲੀਂ ਤੂੰ। ਇੰਨਾ ਨੀ ਚੱਲ, ਪੰਜ ਦਸ ਕੇ ਲੈ ਲਈ। ਦਸ ਹਜ਼ਾਰ ਰੁਪਇਆ ਲੈ ਲਈ, ਦਸ ਲੈ ਲਈ, ਚਲ ਬਾਕੀ ਮੈਂ ਕਰ ਲਾਂ ਗਾਂ ਆਪੇ ਈ। ਚਲ ਕੋਈ ਨੀ ਦੇਖ ਲਉ।

ਨਈ paper ਕਦੋਂ ਆ। last paper ਕਦੋਂ ਰਹਿ ਗਿਆ। ਇੱਕੀ ਦਾ। ਇੱਕੀ ਤਾਂ ਅਜੇ ਬੜੀ ਦੂਰ ਏ। ਆਹ last ਈ ਏ। ਹੂੰ। ਪਹਿਲੀ ਤੋਂ ਤਾਂ ਫਿਰ ਚਲੀ ਈ ਜਾਣਾ ਕੰਮ ਤੇ। ਜੇ ਮੈਨੂੰ ਕੋਈ ਪੁੱਛੇ, ਮੈਂ ਬਾਹਰ ਕੰਮ ਤੇ ਕਿਹ ਦੂੰ। ਹੋਰ ਗੱਲਾਂ ਬਾਤਾਂ। ਹਮ । ਇਹ ਤਾਂ ਕਿਹਾ ਮੈਂ। ਨਵੀਂ ਤਾਜ਼ੀ। ਨਵੀਂ ਤਾਜ਼ੀ ਠੀਕ ਠਾਕ। ਹਮ ਅਹ ਹਮ । ਹੋਰ ਹੋਰ ਸਣਾ ਫਿਰ। ਠੀਕ ਏ। ਹਮ । ਆਵਾਂਗੇ। ਹੈਂ। ਆਵਾਂਗੇ ਹਮ ਦੱਸ ਕੇ ਆਵਾਂਗੇ। ਹਾਂ। ਫਿਰ ਕਰਾਂਗੇ ਉਦੋਂ ਖਾਣ ਪੀਣ ਆਲਾ। ਉਹ ਯਰ ਕੀ ਚੀਜ਼ ਦਾ ਉਰੋ ਉੱਥੋਂ ਹੋ ਕੇ ਆਵਾਂਗੇ। ਕਿੱਥੇ। ਉਦੇ ਚ ਯਾਰ, ਪਿਛਲੀ ਵਾਰ ਗਏ ਨੀਂ ਸੀ ਆਪਾਂ। Elante ਹੋਣਾ ਆ। ਦੂਸਰੇ ਚ ਗਏ ਨੀਂ ਸੀ ਆਪਾਂ। ਦੂਸਰੇ ਕਿੱਥੇ VN ਚ। VN ਕਿ ਕੋਈ ਹੋਰ VN ਚ। ਯਾਰ ਐਤਕੀਂ ਚ ਹੋ ਕੇ ਆਵਾਂਗੇ। ਚੰਡੀਗੜ੍ਹ ਉਥੇ ਹੋ ਕੇ ਆਣਾ, ਜ਼ਿਲ੍ਹਿਆ ਆਲਾ ਬਾਗ਼। ਹੈਂ। ਜ਼ਿਲ੍ਹਿਆ ਵਾਲੇ ਬਾਗ਼ ਜਾਣਾ। ਜ਼ਿਲ੍ਹਿਆ ਵਾਲੇ ਬਾਗ਼। ਹਾਂ ਜਿੱਥੇ ਅਸਲੀ ਸ਼ੇਰ ਸ਼ੂਰ ਆ।

ਜਾਣ ਦੀ ਹੀ ਟਿਕਟ ਆ ਹੈਂ। ਕਿਸੇ ਹੋਰ ਹੂੰ। ਵਾਹਵਾ ਸਾਰਾ ਘੁੰਮ ਫਿਰ ਕੇ ਆਵਾਂਗੇ। ਹੂੰ ਠੀਕ ਏ ਬੀ। ਕੱਪੜੇ ਕੁਪੜੇ ਲੈ ਲਾ ਗੇ ਨਾਲੇ। ਆਹੋ ਏਦਾ ਕਰ ਲਾਂਗੇ। ਉਥੇ ਜਾਵਾਂਗੇ ਨਾਲੇ। ਉਹਦੇ ਚ ਵੀ ਜਾਵਾਂਗੇ ਨਾ ਹੀ ਆ ਉਹੋ ਇੱਕੀ ਚ, ਸਤਾਰਾਂ ਚ। ਉੱਥੇ ਅਦਰੋ ਨਾਲੇ ਕੱਪੜੇ ਲੈ ਕੇ ਆਵਾਂਗੇ। ਚਲ।

ਉਦਾਂ ਕੱਪੜੇ ਕੁਪੜੇ ਲਿਆਵਾਂਗੇ ਗਰਮੀ ਗੁਰਮੀ ਦੀਆਂ shirts ਅਹ ਜੀਆਂ। ਹੂੰ। ਜਾਣਾ ਚ ਜਾਣਾ ਆਪਾਂ । ਲੰਬੀਆਂ ਬਾਹਵਾਂ ਵਾਲੀਆਂ shirts ਲਿਆਵਾਂਗੇ। ਮੈਂ ਜਾਣਾ ਫਿਰ ਆਪਾਂ ਇੱਕ ਰਹਿਣਾ ਗਾ। ਅੱਛਾ। ਹੂੰ। ਹੂੰ ਹੋਰ। ਵਧੀਆ ਨਾਲੇ ਭਾਬੀ ਤੇਰੀ ਨੂੰ ਵੀ ਬੁਲਾ ਲਾਂ ਗੇ। ਲਏਂ ਗਾ ਨਜ਼ਾਰੇ। ਨਜ਼ਾਰੇ ਕਾਹਦੇ। ਮੇਰਾ ਖਰਚਾ ਹੋ ਜਾਣਾ ਗਾ । ਖਰਚਾ ਤਾਂ ਆਪੇ ਉਹਨੇ ਚੁੱਕਣਾ ਆ। ਹੈਂ। ਉਹਨੇ ਈ ਚੁਕਣਾ ਆ ਕੱਪੜੇ ਨਾ ਲਿਆ ਦੀਂ ਤੂੰ। ਹੈਂ। ਖਰਚਾ ਉਹਨੇ ਹੀ ਚੁੱਕਣਾ। ਕਿੱਥੇ ਉਹਨੇ ਚੁੱਕਣਾ। ਹੈਂ। ਪਵਾ ਲਾ ਰੁਪਈਆ ਪੰਜ ਹਜ਼ਾਰ ਆਜੂ ਗਾ ਮੇਰੇ ਲਈ ਵੀ। ਮੈਨੂੰ ਵੀ ਲਿਆ ਕੇ ਦੇਣਾ ਕੀ

ਕੀਹਨੇ। ਉਹਦੇ ਘਰਵਾਲੇ ਨੇ ਕਿਉਂ। ਉਹਦੇ ਕੋਲ ਤਾਂ phone ਹੈ ਨੀਂ। ਚਲ ਕੋਈ ਨੀ। ਮੇਰਾ ਦੇ ਆਈ। ਹਮ ਨਹੀਂ ਉਹ ਲੈ ਕੇ ਗਏ ਸੀ ਜੀਹਦੀ ਉਹ touch ਪਵਾ ਕੇ ਲਿਆਏ ਸੀ। ਉਹ ਦੇ ਆਊਂ। ਫੋਨ ਦੇ ਦੇਂਗਾ ਮੈਨੂੰ, ਜੰਮੂ ਜਾਣ ਲੱਗਿਆ। ਕਿਹੜਾ। ਆਹਾ, ਤੇ ਮੈਂ ਕੀ ਚਲਾਉਂਗਾ। ਤੂੰ ਆਹ ਮੇਰਾ ਰੱਖ ਲਈ। ਚਲ ਦੇਖਾਂਗੇ। ਦੇ ਦਈ ਯਾਰ photos ਫੂਟੂਆਂ ਖਿੱਚ ਆਵਾਂਗੇ। ਮੈਂ ਉਨੇ ਦਿਨ ਕੀ ਕਰੂਗਾਂ। ਤਿੰਨ ਚਾਰ ਦਿਨ ਹੀ ਰਹਿਣਾ। ਆਹੋ ਤੇ ਫਿਰ ਕੋਈ ਨੀ ਤੇ ਮੈਂ ਉਹੋ ਆਉਣਾ ਨਾ ਅਹ ਪਹਿਲਾਂ ਈ। ਪਹਿਲਾਂ ਹੋ ਆਉਣਾ। ਜੰਮੂ ਤਾਂ ਪਹਿਲਾਂ ਜਾਣਾ ਨਾ ਅਹ ਮੈਂ। ਮੇਰਾ phone ਰੱਖ ਲਈ ਆਹ ਵਾਲਾ। ਹਮ ਚਲ ਮਿਲਦੇ ਆ। ਦੂਜਾ ਵੀ ਬਣਵਾ ਲੈਣਾ ਫੋਨ ਵੀਵੋ ਵਾਲਾ। ਉਹ ਵੀ ਬਣਵਾ । ਮੈਂ ਆਪਣਾ ਵੀ ਦੇ ਦੂਗਾ। ਉਹ ਬਣਵਾ ਕੇ ਦੇ ਦੀ ਨਹੀਂ ਤਾਂਂ ਉਹ ਭਾਬੀ ਨੂੰ ਦੇ ਦੇਣਾ।

ਹਾਂ। ਮਾਸੀ ਨੇ ਕਿਹੜਾ ਹਮ ਮਾਸੀ ਮਾਸੀ ਦੇ ਮੁੰਡੇ ਨੂੰ ਦੇਤਾ। ਉਹ ਨੇ ਕਿਹੜਾ ਮਾਸੀ ਨੂੰ ਦੇਣਾ ਹੁਣ। ਹੈਂ, ਮਾਸੀ ਨੇ ਕਿਹੜਾ । ਨਾ ਬਣਾਵੇ ਦੇਣਾ ਸੀ ਉਹਨੂੰ ਦੇਤਾ।

ਕਦੋਂ ਕੱਲ੍ਹ ਆਇਆ daddy ਹੋਰ ਫੇਰ। ਵਧੀਆ। ਕੀ ਲੈ ਕੇ ਆਇਆ daddy ਫੇਰ। ਕੁਝ ਨੀ। ਹੈਂ। ਕੁਝ ਨੀ ਲਿਆਉਣਾ ਕੀ ਸੀ। ਅਹ ਅੱਜ ਜਨਮਦਿਨ ਆ। ਅੱਜ ਚਲ ਗਿਆ ਹੋਊਗਾ, ਹੈਂ। ਵਧੀਆ ਹੋਣਾ। ਅੱਜ ਚਲ ਗਿਆ ਹੋਣਾ ਐਤਵਾਰ ਆਇਆ ਹੋਣਾ। ਹਾਂ ਅਹ ਚਾਚੇ ਘਰ ਗਿਆ ਹੋਣਾ। ਹਮ ਹੋਰ ਫੇਰ। ਵਧੀਆ। ਗੱਲਾਂ ਬਾਤਾਂ। phone ਲੈਣਾ ਯਾਰ, ਦੂਜਾ ਸੱਤਰ ਹਜ਼ਾਰ ਰੁਪਏ ਦਾ ਮਿਲਣ ਡਿਆ Fourteen Pro Max Pro ਕੱਲਾ। ਆਲਾ ਲੈ ਲਾ ਉਹ ਇੱਕ ਸੌ ਅਠਾਈ GB ਮਿਲਣ ਡਿਆ, ਸੱਤਰ ਹਜ਼ਾਰ ਰੁਪਇਆ ਕਹਿਣ ਡਿਆ। ਸੱਠ ਕੁ ਚ ਮਨ ਜਾਣਾ। ਸੱਠ ਪੈਂਹਠ ਚ ਮੰਨ ਜਾਣਾ ਉਹਨੇ। ਤੇ ਆ phone ਵਿਕਾ ਦੇ ਨਾ ਮੇਰਾ ਤੂੰ। ਮੈਂ ਕਿੱਥੋਂ ਵਿਕਾ ਦਿਆਂ। ਭੁੱਲ ਗਿਆ phone ਤੇ ਕਿਹਾ ਸੀ ਓਦੇ ਤੈਨੂੰ। ਓਹ ਮਾਮਾ । ਕਿੰਨੇ ਦਾ। ਵੀਹ ਦਾ। ਹੈਂ। ਵੀਹ ਹਜ਼ਾਰ ਦਾ ਬਾਰਾਂ ਕਹਿੰਦਾ ਸੀ ਓਹੋ । ਬਾਰਾਂ ਹਜ਼ਾਰ ਦਾ ਕਹਿ ਕਿਹੜਾ phone ਮੰਗਣ ਡਿਆ ਤੂੰ ਬਾਰਾਂ ਹਜ਼ਾਰ ਦਾ।